ਇਕ ਵਾਰ ਦੀ ਗਲ ਹੈ, ਇਕ ਪਿੰਡ ਵਿਚ ਇਕ ਮੁੰਡਾ ਰਹੰਦਾ ਸੀ, ਜਿਸਦਾ ਨਾਮ ਰਣਬੀਰ ਸੀ ਤੇ ਓਹ ਬੋਹਤ ਹੀ ਸੋਹਨਾ ਤੇ ਸੁਨਾਖਾ ਸੀ ਤੇ ਓਹੋ ਇਕ ਵਾਰ, ਇਕ ਛੋਟੀ class ਪੜ੍ਹਦਾ ਸੀ ਤੇ ਓਹੋ, ਜਦੋਂ ਥੋੜਾ ਥੋੜਾ ਵੱਡਾ ਹੁੰਦਾ ਗਿਆ, ਤੇ ਓਹੋ ਇਕ ਵਾਰੀ ਸਤਰਾਂ ਸਾਲ ਦਾ ਹੋ ਗਿਆ ਸਤਰਾਂ ਸਾਲ ਦਾ ਹੋਣ ਤੋਨ ਬਾਅਦ, ਉਸ ਫੇਰ, ਓਹੋ, ਜਦੋਂ ਵੱਡਾ ਹੋਇਆ, ਤਾਂ ਓਦੀ ਮਾਂ ਨੇ, ਉਸ ਲਈ ਇਕ ਕੁੜੀ ਦੇਖੀ, ਜੋ ਕੀ ਬੋਹੋਤ ਸੋਹਨੀ ਸੀ, ਜਿਸਦਾ ਨਾਮ, ਰਿਮ੍ਪੀ ਸੀ ਰਿਮ੍ਪੀ ਇਕ ਬੋਹੋਤ ਸੋਹਨੀ ਕੁੜੀ ਸੀ ਜੋ ਕੀ, ਇੱਕੀਆਂ ਸਾਲਾਂ ਦੀ ਸੀ ਤੇ ਰਣਬੀਰ ਹਜੇ, ਸਤਰਾਂ ਸਾਲਾਂ ਦਾ ਸੀ ਤੇ ਰਿਮ੍ਪੀ ਦਾ, ਰਿਸ਼ਤਾ ਰਣਵੀਰ ਲੈ ਆਇਆ ਰਣਵੀਰ ਪਾਸ ਬੋਹੋਤ ਜਾਦਾ ਜਮੀਨ ਸੀ ਲੇਕਿਨ ਲੇਕਿਨ ਰਿਮ੍ਪੀ ਨਾਲੋ ਘਟ ਸੀ ਰਿਮ੍ਪੀ ਦੇ ਘਰ ਦੀਆ ਪਾਸ ਬੋਹੋਤ ਜਮੀਨ ਸੀ ਅਤੇ ਜਦੋ ਰਿਮ੍ਪੀ ਅਤੇ ਰਣਵੀਰ ਦਾ, ਰਿਸ਼ਤਾ ਹੋ ਗਿਆ, ਤਾਂ ਕੁਜ ਸਮੇ ਬਾਅਦ, ਓਨਾ ਦਾ ਵ੍ਯਾਹ ਵੀ ਹੋ ਗਿਆ ਵਿਆਹ ਹੋਣ ਤੋ ਬਾਅਦ , ਰਣਵੀਰ ਉਸਨੁ, ਕਦੇ ਵੀ, ਦੇਖਦਾ ਤਕ ਨਹੀ ਸੀ ਤੇ, ਓਦੇ ਤੋਂ, ਪਿਠ ਘੁਮਾ ਕੇ ਸੋ ਜਾਂਦਾ ਸੀ ਪਰ ਰਿਮ੍ਪੀ ਓਨੁ, ਬੋਹੋਤ ਜਾਦਾ ਪਿਆਰ ਕਰਦੀ ਸੀ ਓਹੋ ਕੁਛ ਬੋਲਦੀ ਵੀ ਨਹੀ ਸੀ ਓਹ ਚੁਪ ਚਾਪ ਸੋ ਜਾਂਦੀ ਸੀ ਪਰ ਓਹੋ ਉਸਨੁ ਬੋਹੋਤ ਪਿਆਰ ਕਰਦੀ ਸੀ ਪਰ ਰਣਵੀਰ ਉਸਨੁ ਪਿਆਰ ਨਹੀ ਕਰਦਾ ਸੀ l ਰਣਵੀਰ ਹਮੇਸ਼ਾ ਉਸਤੋਂ ਅਖ ਚੁਰਾਂਦਾ ਸੀ ਤੇ ਰਣਵੀਰ ਬਾਹਰ ਵਲੈਤ ਜਾਣਾ ਚਾਹੰਦਾ ਸੀ ਤੇ ਰਣਵੀਰ ਹੁਣ ਆਪਣੇ ਘਰ ਦੇਆਂ ਨਾਲ ਜ਼ਿਦ ਕਰ ਕੇ ielts ਕਰਨ ਲਾਗ ਪਿਆ ਸੀ ielts ਕਰਨ ਤੋਂ ਬਾਅਦ, ਉਸਨੇ ਬੋਲਿਆ ਕੀ ਮੈਂ ਬਾਹਰ ਜਾਣਾ, ਵਲੈਤ ਜਾਣਾ ਹੈ ਪਰ ਉਸਦੀ ਮਾਂ ਨੇ ਉਸਨੁ ਮਨਾ ਕਰ ਦਿੱਤਾ, ਵਲੈਤ ਜਾਨ ਲਈ ਪਰ ਜਦੋ ਰਿਮ੍ਪੀ ਨਾਲ, ਰਿਮ੍ਪੀ ਨਾਲ ਰਣਵੀਰ ਨੇ ਗਲ ਕੀਤੀ ਤਾਂ, ਉਸਨੇ ਰਿਮ੍ਪੀ ਨੂ ਚਾਂਸੇ ਵਿਚ ਫਸਾ ਲਿੱਤਾ ਅਤੇ ਉਸਨੁ ਕੇਹਾ, ਕੀ ਮੈਂ ਜੇਕਰ ਇਕਵਾਰ ਵਲੈਤ ਚਲਾ ਗਿਆ, ਅਮਰੀਕਾ ਚਲਾ ਗਿਆ

Plan ਬਨਵਾ ਦਿੱਤਾ ਅਤੇ, ਓਹੋ ਜਦੋ ਰਣਵੀਰ ਬਾਹਰ ਚਲਾ ਗੇਆ, ਤਾਂ ਓ ਰਿਮ੍ਪੀ ਨੂੰ phone ਕਰਨਾ ਬੰਦ ਕਰਦਿੱਤਾ ਉਸ ਨਾਲ

ਤੇ ਜਦੋਂ ਰਿਮ੍ਪੀ, ਨੇ ਦੇਖਿਆ ਕੀ, ਓਹ ਉਦਾਸ ਰਹਨ ਲਗ ਪੀ, ਤਾਂ ਓਹ ਨਜਦੀਕੀ ਇਕ, ਸਕੂਲ ਵਿਚ ਪੜਾਉਣਾ ਸ਼ੁਰੂ ਕਰਦਿੱਤਾ ਨਾਲ ਦੇ ਪਿੰਡ ਵਿਚ, ਉਸਨੇ ਉਸਨੇ ਆਹ ਪਿੰਡ ਵਿਚ ਸਕੂਲ ਦੇ ਬਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਇਸ ਨਾਲ ਉਸਦਾ ਮਨ ਬਦਲ ਗਿਆ ਅਤੇ ਓਹ ਆਪਣਾ, ਮਨ ਬ੍ਚੇਆਂ ਨੂੰ ਪੜ੍ਹਾਉਣ ਵੱਲ ਲਗਾਨ ਲੱਗ ਪੀ ਰਿਮ੍ਪੀ ਦਿਨ ਪ੍ਰਦਿਨ, ਹੋਰ ਸੋਹਨੀ ਹੁੰਦੀ ਜਾ ਰਹੀ ਸੀ ਰਿਮ੍ਪੀ ਜਦੋ school ਵਿਚ ਪੜ੍ਹਾਉਂਦੀ ਸੀ, ਤਾਂ ਓਥੇ ਇਕ ਮਾਸਟਰ ਆਇਆ ਹੋਇਆ ਸੀ ਜਿਸਦੀ training ਲੱਗੀ ਹੋਈ ਸੀ ਉਸਦਾ ਨਾਮ ਸੀ, ਅਮਨ ਅਮਨਦੀਪ ਬੋਹੋਤ ਸੋਹਨਾ ਹੁੰਦਾ ਸੀ ਅਤੇ, ਓਹ ਰਿਮ੍ਪੀ ਨੂੰ ਜਦੋਂ ਉਸਨੇ ਰਿਮ੍ਪੀ ਨੂ ਵੇਖਿਆ ਤਾਂ, ਉਸਨੂੰ ਰਿਮ੍ਪੀ ਨਾਲ ਪਿਆਰ ਹੋ ਗਿਆ ਪਰ, ਰਿਮ੍ਪੀ ਉਸਨੂੰ ignore ਕਰਦੀ ਸੀ ਫੇਰ, ਹੋਲੀ ਹੋਲੀ, ਰਿਮ੍ਪੀ ਨੂੰ ਵੀ ਉਸ ਨਾਲ ਪਿਆਰ ਹੋ ਗਿਆ ਓਹ, ਦੋਨੋ ਘੁਮਾਣ ਜਾਂਦੇ ਰਹੇ ਤੇ ਵਿਚ ਵਿਚਾਲੇ ਓਹੋ ਰਿਮ੍ਪੀ ਨੂ ਮਿਲਣ ਲਈ ਬੁਲੋੰਦਾ ਸੀ ਪਰ ਰਿਮ੍ਪੀ ਨਹੀ ਮੰਦੀ ਸੀ, ਉਸਨੁ ਬੁਲੋੰਨ ਲਈ ਤੇ ਹੁਣ ਉਸਦਾ ਘਰਵਾਲਾ ਰਣਵੀਰ ਰਿਮ੍ਪੀ ਨੂੰ call ਨਹੀ ਕਰਦਾ ਸੀ ਜਦੋਂ ਵੀ ਓਹ call ਕਰਦਾ ਸੀ, ਤਾਂ ਓਹ ਇਹ ਕਹੰਦਾ ਸੀ ਕੀ ਮੈਂ ਆਵਾਂਗਾ, ਪਰ ਓਹ ਲਾਰੇ ਹੀ ਲਗਾਂਦਾ ਸੀ

ਬਦਚਲਨ ਔਰਤ ਦੀ ਕਹਾਨੀ ਹੈ, ਜੋ ਕੀ ਮੇਨੂ ਮੁਹ ਤੋਂ ਸੁਨਾਨ੍ਦੇਆਂ ਬੋਹੋਤ ਸ਼ਰਮ ਆਂਦੀ ਹੈ ਹੁਣ ਮੈਂ topic change ਕਰਦੇ ਹੋਏ sorry ਕਹਾਣੀ change ਮਾਫੀ ਕਹਾਨੀ change ਕਰਦੇ ਹੋਏ, ਮੈਂ ਕੁਛ ਹੋਰ ਸੁਨਾਨਾ ਚਾਹ੍ਵਾਂਗੀ ਇਕ ਵਾਰ ਦੀ ਗੱਲ ਹੈ, ਇਕ ਵਾਰ ਇਕ ਪਲ੍ਲਵੀ ਨਾਮ ਦੀ ਕੁੜੀ ਪਲ੍ਲਵੀ ਨਾਮ ਦੀ ਕੁੜੀ ਹੁੰਦੀ ਸੀ, ਜੋ ਕੀ ਮੇਰੇ ਨਾਲ , ਕਮਰੇ ਵਿਚ ਰਿਹੰਦੀ ਹੁੰਦੀ ਸੀ ਮੈਂ ਅਤੇ ਪਲ੍ਲਵੀ ਬੋਹੋਤ ਹੀ ਵਡਿਆ ਦੋਸਤ ਬਣ ਚੁਕੇ ਸਨ ਹੁਣ ਹੁਣ ਪਲ੍ਲਵੀ busy ਰਹਨ ਲਾਗ ਪੀ ਸੀ, ਅਤੇ ਮੇਨੂ ਹੁਣ ਸਮਝ ਨਹੀ ਆ ਰਹੀ, ਮੈ ਕ੍ਯਾ ਬੋਲਾਂ ਮੈਂ ਬੋਹੋਤ ਦੁਖੀ ਹੋ ਗਈ ਹਾਂ ਮੇਨੂ ਇੰਜ ਲਾਗ ਰਿਹਾ ਹੈ ਕੀ ਮੇਨੂ ਰਾਤ ਨੂ ਬੋਹੋਤ ਭੁਖ ਲਗਣ ਵਾਲੀ ਹੈ ਹੁਣ ਮੈਂ ਇਹ ਚਾਹੰਦੀ ਹਾਂ ਕੀ ਮੇਰੇ ਇਹ ਦਸ ਮਿੰਟ ਬੋਹੋਤ ਜਲਦੀ ਪੂਰੇ ਹੋ ਜਾਨ ਹੁਣ ਮੇਰੇ ਚਾਰ ਮਿੰਟ ਰਹ ਚੁਕੇ ਹਨ ਹੁਣ ਮੇਨੂ ਇਹ ਸਮਝ ਨਹੀ ਆਰੇਹਾ, ਮੈਂ ਇੰਨਾ ਚਾਰ ਮਿੰਟਾ ਵਿਚ ਕੀ ਬੋਲਾਂਗੀ ਚਲੋ ਕੋਈ ਗਲ ਨਹੀ, ਮੈਂ ਨਵੀਂ ਕਹਾਨੀ ਸੋਚ ਲੈਣੀ ਹਾਂ ਇਕ ਵਾਰ ਦੀ ਗਲ ਹੈ, ਇਕ ਕੀੜੀ ਅਤੇ ਕਾਂ, ਇਕ ਬੋਹੋਤ ਵਦੀਆ ਇਕ ਇਕ ਰੁੱਖ ਉੱਤੇ ਰਹਿੰਦੇ ਸਨ ਉਹ ਦੋਵੇ ਬੁਹਤ ਵੱਡੀਆਂ ਦੋਸਤ ਬਣ ਚੁੱਕੇ ਸਨ ਚਿੜੀ ਬੁਹਤ ਮੇਹਨਤੀ ਸੀ ਪਾਰ ਪਰ ਕਾਨ ਮੇਹਨਤੀ ਸੀ ਕਾ ਇਕ ਲਾਰੇਬਾਜ਼ਜ਼ ਸੀ ਤੇ ਚਿੜੀ ਇਕ ਵਾਰ ਸੋਚ ਰਿਹਾ ਸੀ ਕਿ ਓਫ ਦੋਵੇ ਮਿਲ ਕੇ ਖੇਤੀ ਕਰਨ ਕਪੜਾ ਮੱਕੀ ਬੇਜਨ ਉਸਨੇ ਇਹ ਗੱਲ ਕਾ ਨਾਲ ਸਾਜੀ ਕੀਤੀ ਅਤੇ ਉਸਨੇ ਕਾ ਨੂੰ ਬੋਲਿਆ ਕਾ ਕਾ

ਪੰਜਾਬੀ ਵਿਚ ਇਸਨੂੰ ਕੀਆ ਬੋਲਦੇ ਸਮਝ ਹੀ ਨੀ ਆਂਦੀ ਪੀ ਖਾਨਾ ਲੈਣ ਲਾਇ ਸਾਨੂ ਦੂਰ ਦੂਰ ਨਹੀ ਜਾਣਾ ਪਵੇਗਾ ਅਤੇ ਉਸਨੇ ਬੋਲਿਆ ਹਾਂ ਹਾਂ, ਆਪਾ ਖੇਤੀ ਕਰਾਂਗੇ, ਪਰ ਸਾਰੀ ਖੇਤੀ ਚਿੜੀ ਨੇ ਇਕੱਲੀ ਕਰ ਲਾਇ ਜਦੋ ਕਣਕ ਜਦੋ ਮੱਕੀ ਵੱਢਣ ਦਾ ਸਮਾਂ ਆਇਆ ਤਾਂ ਕਾਂ ਨੇ ਲਾਰਾ ਲਗਾਇਆ ਮੈਨੂੰ ਪਤਾ ਨਹੀਂ ਮਈ ਕੱਦ ਆਣਾ ਹੈ ਅਤੇ ਜਦੋ ਮੱਕੀ ਵੱਡ ਲਾਇ ਤਾ ਕਾ ਆ ਗਯਾ

ਕਾਂ ਆਇਆ ਤਾਂ ਉਸਨੇ ਉਹ ਦਾਣਿਆਂ ਉਪਰ ਬੈਠ ਗਿਆ ਉਸਨੇ ਬੋਆਂ ਮਈ ਤੇਰੇ ਨਾਲ ਬੇਇਨਸਾਫ਼ੀ ਨਹੀਂ ਕਰੂਗਾ ਮਈ ਛੋਟੀ ਢੇਰੀ ਲਈ ਲੈਣਾ ਅਤੇ ਤੂ ਵੱਡੀ ਟੇਰੀ ਲੈ ਲੈ ਤੇ ਚਿੜੀ ਨੇ, ਕੇਹਾ ਕੀ, ਨਹੀ ਆਪਾਂ, ਦੋਵੇ ਢੇਰੀਆਂ, ਇੰਜ ਕਰਦੇ ਹਾਂ, ਕੀ ਦੋਵੇਂ ਢੇਰੀਆਂ ਅਸੀੰ ਬਰਾਬਰ ਬਰਾਬਰ ਕਰ ਲੈਣੇ ਹਾਂ ਪਰ ਕਾਂ ਨੇ ਇਕ ਨਾ ਮੰਨੀ ਓਹ ਜਬਰਦਸਤੀ , ਦਾਨੇ ਵੀ ਢੇਰੀ ਤੇ ਲਾ ਰਿਹਾ, ਅਤੇ ਚਿੜੀ ਅਹ ਚਿੜੀ, ਤੂੜੀ ਕੋਲ ਚਲੀ ਗਈ ਉਸੀ ਵਕ਼ਤ, ਬੋਹੋਤ ਜਾਦਾ ਬਰਫ਼, ਬੋਹੋਤ ਜਾਦਾ, ਮੀਹ ਪਿਆ, ਜਿਸ ਵਿਚ ਓਲੇ ਪਏ ਜਦੋਂ ਕਾਂ ਤੀਠ ਬਣ ਕੇ ਦਾਨੀਆਂ ਉੱਤੇ ਬੈਥਇਆ ਰਿਹਾ, ਤਾਂ ਉਸ ਉੱਤੇ ਬੋਹੋਤ ਸਾਰਾ ਮੀਹ ਪਿਆ ਓਲੇ ਪੇ, ਜਿਸ ਨਾਲ ਚਿੜੀ ਤਾਂ ਆਪਣੀ ਤੂੜੀ ਵਿਚ ਲੁਕ ਗਈ ਪਰ ਜੋ ਤਾਂ ਵੀ ਓਹੋ ਜਿਦ ਨਾਲ ਇਕ ਅੜ੍ਹਕ ਤੇ ਬੈਠਾ ਰਿਹਾ, ਦਾਨਾਂ ਉੱਤੇ ਬੈਠਾ ਰਿਹਾ, ਜਦੋਂ ਮੀਹ ਹੱਟਿਆ, ਅਤੇ, ਚਿੜੀ ਤੁੜ੍ਹੀ ਤੋ ਬਾਹਰ ਨਿਕਲੀ ਤਾਂ ਉਸਨੇ ਦੇਖਿਆ ਕੀ ਕਾ ਮਰਿਆ ਪਿਆ ਹੈ ਇਸ ਤੋਂ ਪਤਾ ਚਲਦਾ ਹੈ, ਕੀ ਜਿਸਨੇ ਮੇਹਨਤ ਕੀਤੀ ਹੈ, ਉਸਨੁ ਦੋਵੇ ਚੀਜਾਂ ਮਿਲ ਗੇਆਂ ਸਨ ਇਸ ਤੋਂ ਸਾਨੂ ਪਤਾ ਚਲਦਾ ਹੈ ਕੀ ਮੇਹਨਤ ਦਾ, ਮੇਹਨਤ ਜਿਸਨੇ ਕੀਤੀ ਸੀ, ਉਸਨੁ ਸਫਲਤਾ ਮਿਲਣੀ ਹੈ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

ਉਹਨਾਂ ਨੇ ਸੋਚਿਆ ਵੀ ਸਾਡਾ ਜਿਹੜਾ ਮੁੰਡਾ ਹੈਗਾ ਉਹ ਵੀ ਬਾਹਰ ਚਲੇ ਜਏ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

ਇਹਨੂੰ ਆਪਣੇ ਜੀਵਨ ਵਿੱਚ ਵੀ ਵੀ ਅਮਲ ਕਰਨਾ ਜਾਂ ਚਾਹੀਦਾ ਹੈ ਵੀਹਵੀਂ ਸਦੀ ਵਿੱਚ ਮਨੁੱਖ ਨੇ ਅਜਿਹੀਆਂ ਕਈ ਲੱਭਤਾਂ ਤੇ ਪ੍ਰਾਪਤੀਆਂ ਹਾਸਿਲ ਕਰ ਲਈ ਕਰ ਲਈਆਂ ਹਨ ਜਿੰਨਾਂ ਉੱਪਰ ਮਨੁੱਖਤਾ ਨੂੰ ਬਹੁਤ ਮਾਣ ਹੈ, ਮਨੁੱਖ ਵਿੱਚ ਲਗਨ ਹੈ ਹੈ, ਹਿੰਮਤ ਹੈ, ਜਿਸਦੇ ਸਦਕਾ ਕਾਮਯਾਬੀ ਉਸਦੇ ਕਦਮ ਚੁੰਮਦੀ ਹੈ, ਇਹਨਾਂ ਪ੍ਰਾਪਤੀਆਂ ਵਿੱਚ ਹਿੱਸਾ ਪਾਉਣ ਵਾਲੇ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 ਅੰਮ੍ਰਿਤਾ ਪ੍ਰੀਤਮ ਦੀ ਆਧੁਨਿਕ ਪੰਜਾਬੀ ਸਾਹਿਤ ਵਿੱਚ ਵਿ ਵਿਆਪਕ ਤੌਰ ਤੇ ਅਤੇ ਆਧੁਨਿਕ ਪੰਜਾਬੀ ਵਿੱਚ ਕਵਿਤਾ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਉੱਘਾ ਸਥਾਨ ਹੈ ਉਸਨੇ ਲਗਪਗ ਹਰ ਸਾਹਿਤ ਰੂਪ ਵਿੱਚ ਸ੍ਰੇਸ਼ਟ ਤੋਂ ਸ੍ਰੇਸ਼ਟ ਰਚਨਾਵਾਂ ਲਿਖੀਆਂ ਹਨ, ਉਸਦੀਆਂ ਕਵੀ ਕਾਵਿਕ ਤੇ ਸਾਹਿਤਕ ਰਚਨਾਵਾਂ ਬਹੁਤ ਵੱਡੀ ਗਿਣਤੀ ਵਿੱਚ ਪ੍ਰਾਪਤ ਹਨ, ਅੰਮ੍ਰਿਤਾ ਪ੍ਰੀਤਮ ਦੇ ਜਨਮ ਹੋਇਆ ਜਿਹੜਾ ਉਹ ਉੱਨੀ ਸੌ ਉੱਨੀ ਵਿੱਚ

ਪ੍ਰਗਤੀਵਾਦੀ ਤੇ ਸਮਾਜ ਵਿੱਚ ਚੇਤਨਾ ਭਰਪੂਰ ਸਾਹਿਤ ਰਚਨ ਵੱਲ ਰੁੱਖ ਕਰ ਲਿਆ ਉਸਨੇ ਪੰਜਾਬੀ ਕਵੀ ਜਗਤ ਨੂੰ ਅਨੇਕਾਂ ਕਾਵਿ ਸੰਗ੍ਰਹਿ ਦਿੱਤੇ ਅਤੇ ਜਿੰਨਾਂ ਵਿੱਚ ਕੁੱਝ ਪ੍ਰਸਿੱਧ ਹਨ, ਪੱਥਰ ਗਿੱਟੇ, ਲੰਮੀਆਂ ਵਾਟਾਂ ਸੁਨਿਹੜੇ, ਅਜੋਕਾ ਚੇਤੀ, ਨਾਗਮਣੀ, ਕਾਗਜ਼ ਤੇ ਕੈਨਵਸ ਆਦਿ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 ਪਦਮ ਸ੍ਰੀ ਗਿਆਨ ਪੀਠ award ਪੰਜਾਬ ਸਰਕਾਰ ਵੱਲੋਂ ਸਨਮਾਨ ਆਦਿ ਉਸਨੂੰ ਕਈ ਸੰਸਥਾਵਾਂ ਤੋਂ ਦੀਆਂ Honorary ਡਿਗਰੀਆਂ ਮਿਲ ਚੁੱਕੀਆਂ ਹਨ, ਅਤੇ ਉਹ ਭਾਰਤੀ ਰਾਜ ਸਭਾ ਦੀ ਨਾਮਜਦ ਮੈਂਬਰ ਵੀ ਰਹਿ ਚੁੱਕੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਕਈ ਕਵਿਤਾਵਾਂ ਵਿੱਚ ਸਮਾਜਿਕ ਬੁਰਾਈਆਂ ਦਾ ਤਿੱਖਾ ਵਿਰੋਧ ਹੈ ਤੇ ਉਹ ਮਨੁ ਆਧੁਨਿਕ ਜੀਵਨ ਦੀਆਂ ਅਨੇਕਾਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ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

ਦੀ ਕਵਿਤਾ ਹੈ ਵਿਸ਼ੇਸ਼ਤਾ ਨਾਂ ਦੀ ਸਮੱਸਿਆਵਾਂ ਦਾ ਚਿਤਰਣ ਉਸ ਤੇ ਉਸ ਤੇ ਹੋ ਰਹੀਆਂ ਵਧੀਕੀ ਵਿਸ਼ ਵਿਸ਼ਲੇਸ਼ਣ ਹੈ ਇਸਦੇ ਨਾਲ ਹੀ ਉਹ ਨਾਰੀ ਦੀ ਬੇਬਸੀ ਨੂੰ ਪੇਸ਼ ਕਰਕੇ ਉਹ ਉਸਨੂੰ ਚੇਤੰਨ ਤੇ ਕਿਰਿਆਸ਼ਾਲੀ ਬਣਾਉਂਦੀ ਹੈ, ਉਹ ਔਰਤ ਜਾਤੀ ਉੱਤੇ ਸਦੀਆਂ ਤੋਂ ਰਹੇ ਜ਼ੁਲਮ ਦਾ ਡੱਟ ਕੇ ਵਿਰੋਧ ਕਰਦੀ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵੀ ਸ਼ੈਲੀ ਬੜੇ ਸ੍ਰੇਸ਼ਟ ਹੈ ਤੇ ਮਿਆਰੀ ਗੁਣਾਂ ਨਾਲ ਭਰਪੂਰ ਹੈ, ਉਹ ਵਿਅੰਗ ਪ੍ਰਤੀਕ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 ਛਾਪ ਹੈ ਕਿ ਉਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਕਵੀਆਂ ਤੇ ਲੇਖਕਾਂ ਨੂੰ ਪ੍ਰੇਰਿਤ ਤੇ ਪ੍ਰਭਾਵਿਤ ਕੀਤਾ ਹੈ, ਅੰਤਰ ਰਾਸ਼ਟਰੀ ਪੱਧਰ ਉੱਤੇ ਵੀ ਉਸਦਾ ਬੜਾ ਸਨਮਾਨ ਯੋਗ ਸਥਾਨ ਹੈ l ਉੱਨੀ ਸੌ ਸੰਤਾਲੀ ਵਿੱਚ ਭਾਰਤ ਆਜ਼ਾਦ ਹੋਇਆ ਸੀ ਪਰ ਉਸ ਨਾਲ ਹੀ ਦੇਸ ਦੀ ਵੰਡ ਦਾ ਭਿਆਨਕ ਦੁਖਾਂਤ ਵੀ ਵਾਪਰਿਆ ਵੰਡ ਦਾ ਸਭ ਤੋਂ ਵੱਡਾ, ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ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

ਉਹ ਆਵਾਜ਼ ਮੁੜ ਉਠਾਉਣ ਦਾ ਸੁਨੇਹਾਂ ਦਿੰਦੀ ਹੈ, ਜਿਸ ਨਾਲ ਪੰਜਾਬ ਵਿੱਚ ਫਿਰ ਤੋਂ ਪਿਆਰ ਹਮਦਰਦੀ ਤੇ ਆਦਰ ਵਰਗੀਆਂ ਕੀਮਤਾਂ ਨੂੰ ਯਾਦ ਕਰਕੇ ਸਥਾਪਤ ਕੀਤੇ ਗਏ ਹਨ ਸੱਤ ਵਰੇ, ਅੰਮ੍ਰਿਤਾ ਪ੍ਰੀਤਮ ਨੂੰ ਕਾਫ਼ੀ ਗਿਣਤੀ ਵਿੱਚ ਪਿਆਰ ਭਰੀਆਂ ਕਵਿਤਾਵਾਂ ਲਿਖੀਆਂ ਹਨ, ਪਰ ਇਸ ਵਿੱਚ

ਵਿਛੋੜਾ ਤੇ ਦੁਖ ਦਰਦ ਵੀ ਪੱਲੇ ਪੈਂਦਾ ਹੈ, ਇਸ ਕਵਿਤਾ ਵਿੱਚ ਸੱਤ ਦਾ ਅੰਕ ਬੜਾ ਪ੍ਰੀਤਵ ਪ੍ਰਤੀਕਾਤਮਕ ਹੈ ਇਹ ਪਿਆਰ ਭਾਵਨਾ ਦੀ ਇੱਕ ਹੋਰ ਸੁੰਦਰ ਕਵਿਤਾ ਹੈ ਅਜੋਕਾ ਲਾਲ ਰੰਗ ਦਾ ਇੱਕ ਫੁੱਲ ਹੈ ਜੋ ਕਿ ਦੱਖਣੀ ਭਾਰਤ ਵਿੱਚ ਉੱਘ ਉੱਘਦਾ ਹੈ, ਇਸ ਖੂਬਸ਼ੂਰਤ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 ਇਹ ਸੂਖਮ ਪਿਆਰ ਨਾਲ ਭਾਵਨਾ ਦਾ ਸੰਵੇਦਨਸ਼ੀਲ ਗੀਤ ਹੈ, ਅਜੋਕੇ ਕੋਮਲ ਤੇ ਸੂਖਮ ਅਹਿਸਾਸਾਂ ਨੂੰ ਚਾਨਣ ਦੀ ਫੁਲਕਾਰੀ ਦਾ ਨਾਂ ਦਿੱਤਾ ਗਿਆ ਹੈ, ਇਸ ਕਵਿਤਾ ਦੇ ਬੋਲ ਮਾਨਸਿਕ ਤੜਪ ਤੇ

ਤੋਂ ਇਲਾਵਾ ਇੱਕ ਹੋਰ ਬੁਰਾ ਪ੍ਰਭਾਵ ਆਧੁਨਿਕ ਚੇਤਨਾ ਦਾ ਹੈ ਆਧੁਨਿਕ ਜੀਵਨ ਦੀਆਂ ਕਈ ਜਠਿਲਤਾਵਾਂ ਨੂੰ ਉਸਨੇ ਖੂਬੀ ਬਿਆਨ ਕੀਤਾ ਹੈ, ਇਸ ਕਵਿਤਾ ਵਿੱਚ ਉਹ ਸਾਂਝੀ ਜੀਵਨ ਜਾਂਚ ਨੂੰ ਪੇਸ਼ ਕਰਦੀ ਹੋਈ ਬੜੇ ਕਲਾਤਮਕ ਢੰਗ ਨਾਲ ਪੀੜ੍ਹੀਆਂ ਵਿਚਾਲੇ ਪਾੜੇ ਨੂੰ ਖਤਮ ਕਰਨ ਦਾ ਸੁਨੇਹਾਂ ਦਿੰਦੀ ਹੈ, ਇਸ ਕਵਿਤਾ ਵਿੱਚ ਸਾਰੀ ਦੁਨੀਆਂ ਤੋਂ ਦੁਨੀਆਂ ਦੇ ਮਨੁੱਖਾਂ ਨੂੰ ਇੱਕ ਸਾਂਝ ਵਿੱਚ ਬੁੱਝਣ ਦਾ ਮਹੱਤਵਪੂਰਨ ਪੈਗਾਮ ਦਿੰਦੀ ਹੈ, ਤੇ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਇਹ ਬਹੁਤ ਹੀ ਭੈੜਾ ਯੁੱਗ ਸਾਨੂੰ ਦੇਖਣ ਨੂੰ ਮਿਲਦਾ ਹੈ ਬਾਵਾ ਬਲਵੰਤ ਸਿੰਘ ਦਾ ਜਨਮ ਨੂੰ ਪਿੰਡ ਨਸ਼ੇਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਠਾਕੁਰ ਦੀਨਾਨਾਥ ਦੇ ਘਰ ਹੋਇਆ, ਉਸਨੇੇ ਬਚਪਨ ਤੋਂ ਘਰ ਵਿੱਚ, ਘਰ ਵਿਖੇ ਹੀ ਵਿਦਿਆ ਹਾਸਿਲ ਕੀਤੀ ਹੈ ਅਤੇ ਆੜਤ ਦੀ ਦੁਕਾਨ ਉੱਤੇ ਕੁੱਝ ਸਾਲ ਕੰਮ ਵੀ ਕਰਿਆ, ਕੰਮ ਵੀ ਸਿੱਖਿਆ, ਪਰ ਉਸਦਾ ਧਿਆਨ ਸਾਹਿਤਿਕ ਰੁਚੀਆਂ ਵੱਲ ਸੀ, ਉਹ ਆਜ਼ਾਦ ਅੰਦੋਲਨ ਵੱਲ ਖਿੱਚਿਆ ਗਿਆ ਅਤੇ ਉਸਨੇ ਉਰਦੂ ਵਿੱਚ ਦੇਸ ਪਿਆਰ ਦੀਆਂ ਕਵਿਤਾਵਾਂ ਲਿਖੀਆਂ ਉਸਨੂੰ ਪੰਜਾਬ ਵਿੱਚ ਛੇ ਕਾਵਿ ਸੰਗ੍ਰਹਿ ਰਚੇ ਸਨ, ਜਿੰਨਾਂ ਵਿੱਚ ਮਹਾਂ ਨਾਚ, ਬੰਦਰਗਾਹ ਅਤੇ ਆਦਿ ਪ੍ਰਮੁੱਖ ਹਨ ਬਾਵਾ ਬਲਵੰਤ ਭਾਵੇਂ ਸਕੂਲਾਂ ਜਾਂ ਕਾਲਜਾਂ ਦੀਆਂ ਜਮਾਤਾਂ ਨਹੀਂ ਸੀ ਪੜ੍ਹਿਆ ਪਰ ਉਸਦਾ ਜੀਵਨ ਅਨੁਭਵ ਬਹੁਤ ਵਿਸ਼ਾਲ ਸੀ ਇਹ ਇਹ ਮੈਂ ਕਹਾਣੀ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਚੰਗਾ ਜੀ। ਤੇ ਇਹ ਕਹਾਣੀ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਹੁਣ ਮੈਂ ਜਿਹੜੇ ਤੁਹਾਨੂੰ ਦੱਸਿਆ ਬਹੁਤ ਹੀ ਵਧੀਆ ਗੱਲ ਦੱਸੀ ਸੀ ਤੇ ਇਹਦੇ ਲਈ ਧੰਨਵਾਦ ਨਮਸ਼ਕਾਰ। Main topics ਦੋ ਕਿਹੜੇ ਹੋਣਗੇ english ਦੇ ਯਾਦ ਰੱਖੋ ਸਭ ਤੋਂ ਪਹਿਲਾ ਜਿਹੜਾ topic ਹੁੰਦਾ ਹੈ main ਜਿਹੜਾ english ਦਾ ਹੁੰਦਾ ਹੈ ਅਗਰ ਕੋਈ ਕਵੇ ਤਾਂ ਉਹ ਗੱਲ ਹੋਏਗੀ grammar ਦੀ, ਠੀਕ ਹੈ ਕਿਹੜਾ portion ਜਿਹੜਾ main ਹੁੰਦਾ ਹੈ grammar portion ਬਹੁਤ ਹੀ important ਹੁੰਦਾ ਹੈ english subject ਦੇ ਵਿੱਚ grammar important ਹੋ ਗਿਆ ਅਗਰ ਮੈਂ second topic ਦੀ ਗੱਲ ਕਰਾਂ ਤੇ ਫਿਰ ਦੇਖੋ ਜਿਹੜੀ grammar ਹੈ ਉਸ ਤੋਂ ਹਟਕੇ ਇੱਕ topic ਆਉਂਦਾ ਹੈ ਕਿਆ ਹੈ ਵੀ ਉਹ vocabulary ਜਿਹੜੀ vocabulary ਹੈ ਇਹ ਜਿਹੜਾ topic ਹੈ ਬਹੁਤ ਜ਼ਿਆਦਾ importance ਰੱਖਦੇ ਹੈ vocab Vocab ਜਿਹੜੀ ਹੈ ਤੁਹਾਨੂੰ ਅਗਰ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ ਤੇ vocabulary ਦੀ ਕਿੰਨੀ ਹੋ ਸਕਦੀ ਹੈ ਚਾਰ ਤੋਂ ਲੈ ਕੇ ਪੰਜ number ਦੀ ਹੁੰਦੀ ਹੈ। ਇਹ ਬਾਰ ਬਾਰ repeat ਵੀ ਕਰ ਚੁੱਕੀ ਹੈ line ਤੋ i think subject ਇੱਕ ਵਾਰੀ ਫਿਰ ਅੱਜ ਕਰਾਂਗੇ repeat ਕਿ ਚਾਰ ਤੋਂ ਲੈ ਕੇ ਪੰਜ number ਦੀ ਜਿਹੜੀ vocabulary ਹੈ ਤੁਹਾਨੂੰ exam ਦੇ ਵਿੱਚ ਆਉਂਦੀ ਹੈ thank you so much ਚਲੋ ਵੀ ਠੀਕ ਹੈ। ਚਾਰ ਤੋਂ ਲੈ ਕੇ ਪੰਜ number ਦੀ vocabulary ਆਏਗੀ ਤੇ ਜਿਹੜੀ grammar ਅਗਰ ਤੁਹਾਡਾ ਪੇਪਰ ਆ ਰਿਹਾ ਹੈ twenty marks ਦਾ english subject ਜਿਹੜਾ ਹੈ ਕਰ ਰਹੇ twenty marks ਮਤਲਬ ਕਿ ਤੁਹਾਡਾ twenty marks ਦਾ ਪੇਪਰ english subject ਦਾ ਹੈ ਤੁਹਾਨੂੰ ਜਿਹੜੀ grammar ਹੈ ਉਹ at least ਆਏਗੀ Ten number grammar ਆ ਸਕਦੀ ਹੈ ਪੰਜ number ਤੁਹਾਡੇ synonym, antonym ਆ ਸਕਦੇ ਨੇ vocabulary ਆ ਸਕਦੀ ਹੈ ਠੀਕ ਹੈ, ਪੰਦਰਾਂ ਹੋ ਗਏ ਤੇ ਪੰਜ number ਤੁਹਾਨੂੰ ਕਿਆ ਆ ਸਕਦਾ ਹੈ ਇੱਕ comprehension ਆ ਸਕਦਾ ਹੈ comprehension ਆ ਸਕਦਾ ਹੈ।

twenty marks ਪੂਰੇ ਮਿਲ ਜਾਣਗੇ, ਹੁਣ ਤੁਸੀਂ ਕਹੋਗੇ ਵੀ vocabulary ਦੇ ਵਿੱਚ ਕਿਆ ਆ ਸਕਦਾ ਹੈ vocabulary ਦੇ ਵਿੱਚ synonym, antonym ਇਹ ਸਾਰੀਆਂ ਚੀਜ਼ਾਂ ਆਉਣਗੀਆਂ, ਨਾਲ ਦੀ ਨਾਲ ਕਿਆ ਆ ਸਕਦਾ ਹੈ ਵੀ ਤੁਹਾਡੇ ਜਿਹੜੇ spelling errors ਨੇ ਉਹ ਆਉਂਦੇ ਨੇ, ਹੋਰ ਕਿਆ ਆਉਂਦਾ ਹੈ ਹੋਰ ਵੀ ਬੜੀ ਚੀਜ਼ਾਂ ਆ ਸਕਦਾ ਹੈ ਤੇ ਕਈ ਵਾਰੀ ਪੰਜਾਬ ਪੁਲਿਸ ਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਆਉਂਦੀ ਹੈ translation english to ਪੰਜਾਬੀ translation ਹੁੰਦੀ ਹੈ ਜਿਹੜੀ ਉਹ important ਹੁੰਦੀ ਹੈ, ਪੰਜਾਬੀ ਦਾ word ਹੋਏਗੀ ਉਸਨੂੰ ਆਪਾਂ english ਚ ਵੀ translate ਕਰਦੇ ਹਾਂ। ਵੀ ਉਹ ਵੀ important ਹੈ ਤੇ translation ਦਾ ਵੀ ਆਪਣਾ ਹੀ ਇੱਕ ਉਹਦੇ ਵਿੱਚ ਹਾਂਜੀ i hope ਵੀ ਇੰਨਾ clear ਹੋ ਗਿਆ ਹੋਏਗਾ, ਚਲੋ start ਕਰਦੇ ਹਾਂ ਅੱਜ ਦਾ session ਤੇ ਜਿਹੜੀ ਜਿਹੜਾ grammar ਹੈ ਉਹਦੇ ਸਭ ਤੋਂ ਜ਼ਿਆਦਾ tough point ਜਿਹੜਾ part ਮੰਨਿਆ ਮੰਨਿਆ ਜਾਂਦਾ ਹੈ ਉਹ ਹੈ error error ਲਗਾ ਲਓ ਜਾਂ ਫਿਰ ਲਗਾ ਲਓ ਤੁਸੀਂ Find out the error ਠੀਕ ਹੈ ਇਹਦਾ ਦੂਸਰਾ ਨਾਮ ਕਿਆ ਹੈ find out the error ਤਾਂ find out the error ਦਾ ਜਿਹੜਾ topic ਹੈ ਉਹ ਸਭ ਤੋਂ ਜ਼ਿਆਦਾ ਕਿਆ ਮੰਨਿਆ ਜਾਂਦਾ ਹੈ tough ਮੰਨਿਆ ਜਾਂਦਾ ਹੈ ਕਿਉਂਕਿ ਪਤਾ ਹੀ ਨੀ ਲੱਗਦਾ error ਕਿੱਥੇ ਹੈ। ਇਹਦੇ ਲਈ ਸਾਨੂੰ ਕਿਸਦੀ knowledge ਹੋਣੀ ਚਾਹੀਦੀ ਹੈ ਸਾਨੂੰ ਹੋਣੀ ਚਾਹੀਦੀ ਹੈ grammar ਦੀ knowledge ਠੀਕ ਹੈ ਨਾ, ਪੂਰੀ ਤਰ੍ਹਾਂ ਸਾਨੂੰ ਕਿਸ ਚੀਜ਼ ਦੀ knowledge ਹੋਣੀ ਚਾਹੀਦੀ ਹੈ grammar ਦੀ। grammar ਨੂੰ ਆਪਣੀ strong ਕਰਨਾ ਹੈ vocabulary ਨੂੰ strong ਕਰਨਾ ਹੈ ਤੇ reading ਨੂੰ strong ਕਰਨਾ ਹੈ ਤਿੰਨ ਚੀਜ਼ਾਂ ਨੂੰ strong ਜ਼ਰੂਰ ਕਰਨਾ ਹੈ ਜਦੋਂ ਵੀ ਆਪਾਂ english subject ਨੂੰ ਹਮੇਸ਼ਾ ਆਪਾਂ attempt ਕਰਦੇ ਹਾਂ, ਚਲੋ start ਕਰਦੇ ਹਾਂ ਅੱਜ ਦਾ session ਤੋ ਬਈ ਬਹੁਤ ਗੱਲਾਂ ਹੋ ਗਈਆਂ i hope ਵੀ ਇੰਨਾ ਸਮਝ ਲੱਗ ਗਿਆ ਹੋਏਗੀ ਹਮ ਬਹੁਤ ਆਉਂਦੇ ਹੈ replacing word ਕੀ ਹੁੰਦਾ ਹੈ ਕਿ find out the error ਅਹ choose the correct statement ਅਹ substitution ਬਿਲਕੁਲ ਇਹ ਸਾਰੇ ਜਿਹੜੇ word ਨੇ ਬਹੁਤ ਆਉਂਦੇ ਨੇ ਤੇ ਬਈ ਅੱਜ ਦਾ first ਕਿਆ ਹੈ fill up ਜਿਹੜੇ ਨੇ fill up ਜੋ ਹਮੇਸ਼ਾ ਦੇਖੋ ਤੁਹਾਨੂੰ grammar ਅਹ grammar ਦੇ point of view ਨਾਲ ਆਉਂਦੇ ਨੇ grammar ਦੇ Point of view ਨਾਲ ਗੱਲ ਕਰੀਏ ਇਹਦੇ ਵਿੱਚ ਸਾਡੇ tenses ਆ ਸਕਦੇ ਨੇ fill up ਚ, ਨਾਲ ਕੀ ਆ ਸਕਦਾ ਹੈ ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਨੇ fill up ਦੇ ਵਿੱਚ ਸਾਡੇ tenses ਆਉਂਦੇ ਨੇ grammar ਆਉਂਦੀ ਹੈ ਨਾਲ ਦੀ ਨਾਲ preposition fill ਕਰਨੀ ਹੁੰਦੀ ਹੈ। ਔਰ ਕਿਸੇ ਹੋਰ ਚੀਜ਼ ਦੇ according ਆਪਾਂ ਕ ਕਰਨਾ ਹੁੰਦਾ ਹੈ ਆਪਣੀ filling the blank ਜੋ ਹੁੰਦੀ ਹੈ ਉਹ ਕਰਨੀ ਹੁੰਦੀ ਹੈ ਤਾਂ first question ਹੈ ਅੱਜ, ਹਾਂਜੀ first question ਕਿਆ ਹੈ ਬਹੁਤ ਸਹੀ ਬਹੁਤ ਸਹੀ। ਸੋ first question ਹੈ His uncle use to dash him after his parent die ਠੀਕ ਹੈ ਨਾ ਉਹਦੇ ਜਿਹੜੇ ਅਹ uncle ਸੀ ਉਸਨੇ ਕਿਆ ਕੀਤਾ, ਕਿਆ ਕੀਤਾ ਉਸਨੇ use to dash him after his parents die ਤੋ ਇਸ question ਦੇ ਵਿੱਚ ਕਿਆ ਕਰਨਾ ਤੇ ਕਹਿਣਾ ਚਾਹੁੰਦਾ ਹੈ ਕਿ ਉਸਦੇ parents ਨੇ ਉਸਦੇ ਜੋ ਉਹਦੇ parent ਜਿਹੜੇ ਹੋ ਗਏ death ਹੋ ਗਈ ਜਿਹੜਾ ਇਹਦੇ uncle ਸੀ ਉਹਨਾਂ ਨੇ Parent ਤੋਂ ਬਾਅਦ ਉਹਦੀ ਕਿਆ ਕੀਤੀ ਬਈ ਦੇਖਭਾਲ ਕੀਤੀ ਤਾਂ ਕਿਆ ਆਏਗਾ right option ਵੀ ਜ਼ਲਦੀ ਦੱਸਦੇ ਜਾਓ, ਕਿਆ ਆਏਗਾ right option ਕਿਆ ਹੋਏਗਾ, ਇਹ ਕਿਹੜਾ topic ਹੈ ਇਹ topic ਕਿਹੜਾ ਹੈ students ਇਸ ਚੀਜ਼ ਨੂੰ ਕਰ ਲਓ ਆਪਣਾ, ਇਹ topic ਹੈ preposition ਦਾ ਕਿਹੜਾ topic ਹੈ ਬਈ

ਤਾਂ preposition ਅਕੇਲੇ preposition ਨੀ ਹੈ ਇਹਨੂੰ ਕਹਿੰਦੇ ਆ prepositional phrase ਕਵਾਂਗੇ ਤੇ ਕਿਆ use ਕਰਨਾ ਹੈ ਆਪਾਂ prepositional phrase use ਕਰਨਾ ਹੈ prepositional phrase use ਕਰਨਾ ਹੈ ਅਕੇਲਾ preposition ਨੀ ਹੈ prepositional phrase ਹੈ ਜੀ ਕਿਆ ਆਏਗਾ right option ਤੇ look after, look up, look down ਜਾਂ ਫਿਰ look into what would be the right option ਬਹੁਤ ਜ਼ਿਆਦਾ easy ਹੈ ਅਗਰ ਧਿਆਨ ਨਾਲ ਕਰੀਏ। Very good afternoon ਸੋਨੂੰ ਤਾਂ ਬਈ ਜੁੜਦੇ ਜਾਓ ਤੇ ਮੈਂ ਅੱਗੇ ਵੀ ਕਿਹਾ ਸੀ ਸਾਰਿਆਂ ਨੂੰ ਜੋੜਨਾ ਹੈ ਤਾਂ look after ਕਿਆ ਹੁੰਦਾ ਹੈ ਹਮੇਸ਼ਾ, ਯਾਦ ਰੱਖਿਓ ਇੱਕ ਹੀ ਜਿਹੜਾ ਇੱਥੇ ਆਏਗਾ look after ਉਹਦੇ uncle ਨੇ ਉਹਦੀ ਕਿਆ ਕੀਤੀ ਬਈ ਦੇਖਭਾਲ ਕੀਤੀ, ਉਹਨੂੰ ਮਤਲਬ ਵੱਡਾ ਕੀਤਾ ਪਾਲਪੌਸ਼ ਕੇ ਤੇ ਕਿਆ ਆਏਗਾ ਇੱਕ word ਆਏਗਾ ਇਹਦੇ ਵਿੱਚ, ਇੱਕ ਮਤਲਬ ਇੱਕ ਹੀ answer ਆਏਗਾ ਉਹ ਆਏਗਾ look after, look after ਦਾ ਮਤਲਬ ਹੁੰਦਾ ਹੈ care ਕਰਨਾ ਕਿਆ ਹੋਏਗਾ care ਕਰਨਾ ਹੁੰਦਾ ਹੈ ਇਹਦਾ ਮਤਲਬ ਠੀਕ ਹੈ to care That would be the right word, look after would be the right word ਠੀਕ ਹੈ ਚਲੋ ਵੀ ਬਹੁਤ ਸਹੀ ਬਹੁਤ ਸਹੀ ਸੋ ਇਸ ਤਰ੍ਹਾਂ ਹੀ ਕਰਨਾ ਹੈ ਤਾਂ look into ਨਹੀਂ ਆਏਗਾ look down ਨਹੀਂ ਆਏਗਾ look up ਨਹੀਂ ਆਏਗਾ, ਇਹ ਸਾਰੇ ਕਿਆ ਹੈ prepositional phrases ਨੇ ਇੱਕਦਮ ਅੱਛੀ ਤਰ੍ਹਾਂ ਕਰਨੀਆਂ। Next ਦੇਖ ਲਓ ਬਹੁਤ ਹੀ new word ਹੈ that is callow callow ਵਧੀਆ ਹੋਣਗੇ easy ਹੋਣਗੇ ਔਰ ਕਰਵਾਇਆ ਇਸ ਤਰ੍ਹਾਂ ਜਾਏਗਾ ਕਿ ਤੁਹਾਨੂੰ ਸਭ easy ਹੀ ਲੱਗੇ ਤਾਂ ਕਿਆ ਹੈ next ਅਹ next word ਕਿਆ ਹੈ callow callow word ਦਾ ਵੀ ਕਿਆ ਹੋਏਗਾ ਮਤਲਬ immature, rash, sophisticated and angry ਅਗਰ ਗੱਲ ਕਰੀਏ ਕਿ ਆਪਾਂ ਇਹਨੂੰ translate ਕਰਦੇ ਹਾਂ ਅਗਰ ਪੰਜਾਬੀ ਦੇ ਵਿੱਚ ਤਾਂ angry ਦਾ ਮਤਲਬ ਕਿਆ ਹੁੰਦਾ ਹੈ ਗੁੱਸਾ ਹੁੰਦਾ ਹੈ sophisticated ਕਿਆ ਹੋਇਆ ਬਹੁਤ ਹੀ ਜ਼ਿਆਦਾ civilized person ਹੋ ਗਿਆ ਠੀਕ ਹੈ sophisticated ਹੈ ਉਹ ਆਪਾਂ ਕਹਿ ਸਕਦੇ ਹਾਂ ਹੈ ਹਮ ਪਾਣੀ ਲਾਗੇ ਰੱਖਿਆ ਹੋਇਆ don't worry ਪਾਣੀ ਪੀਣ ਦੀ ਲੋੜ ਪਾਣੀ ਤਾਂ ਲਾਗੇ ਹੀ ਰੱਖਿਆ ਹੋਇਆ, ਤਾਂ ਕਿਆ ਆਏਗਾ rash ਕਿਆ ਹੁੰਦਾ ਹੈ rash ਹੁੰਦਾ ਹੈ ਬੇਟਾ ਕਿਆ ਕਰਨਾ ਹੈ ਆਪਾਂ synonym find out ਕਰਨਾ ਹੈ synonym ਕਿਆ ਹੈ ਬਈ similar word, rash ਉਹੀ ਹੈ ਜੋ ਕਿਆ ਹੋ ਜਾਂਦਾ ਕਈ ਵਾਰੀ rashes ਹੋ ਜਾਂਦੇ ਹੈ ਨਾ। ਛੋਟੇ ਬੱਚਿਆਂ ਨੂੰ similar word ਬਿਲਕੁਲ ਹਨਾ ਤੇ immature ਕਿਆ ਆਏਗਾ ਕਿਆ ਆਏਗਾ right option ਕਿਆ ਆਏਗਾ immature ਗ਼ਲਤ ਲਿਖਿਆ ਹੈ ਅੱਛਾ ਹਾਂ ਹਾਂ ਕੋਈ ਗੱਲ ਨੀ ਸਹੀ ਕਰ ਲੈਂਦੇ ਹਾਂ। ਚਲੋ ਹੁਣ ਕਿਆ ਆਏਗਾ ਵੀ ਬਿਲਕੁਲ ਤਾਂ callow ਦਾ ਇੱਕ ਹੀ answer ਆਏਗਾ ਬਿਲਕੁਲ ਜਿੱਦਾਂ ਗ਼ਲਤ ਲਿਖਿਆ ਜੋ ਕਿਹਾ ਸੀ ਉਹਦਾ ਇਹੀ ਹੈ immature that would be the right one okay e ਲਿਖਿਆ ਇੱਥੇ a ਆਉਣਾ ਸੀ ਠੀਕ ਹੈ। Callow ਦਾ ਕਿਆ ਆਏਗਾ immature ਬਿਲਕੁੁਲ ਹੀ immature ਤਰ੍ਹਾਂ ਦਾ ਹੈ ਕਰਮਜੀਤ hello ਕਿਸ ਤਰ੍ਹਾਂ ਹੋ ਬਈ ਹਮ ਤੋ callow ਦਾ ਇੱਕ ਹੀ answer ਆਏਗਾ thank you thank you thank you so much ਇੰਦਰਜੀਤ ਚਲੋ ਵੀ callow ਦਾ ਇੱਕ ਹੀ answer ਆਏਗਾ immature answer ਆਏਗਾ okay If someone is callow ਮਤਲਬ ਕਿਆ ਹੈ ਵੀ immature ਹੈ rash ਪਤਾ ਲੱਗ ਗਿਆ sophisticated ਪਤਾ ਲੱਗ ਗਿਆ angry ਪਤਾ ਲੱਗ ਗਿਆ ਤਾਂ ਹਰ ਇੱਕ word ਤੁਹਾਨੂੰ ਪਤਾ ਲੱਗ ਗਿਆ ਹੈ next ਦੇਖੋ ਕਿਆ ਹੈ ਵੀ climactic, climactic word ਹੈ ਹੁਣ climactic ਦਾ ਜਿਹੜਾ synonym ਕਿਆ ਹੋਏਗਾ। Synonym ਕਿਆ ਹੋਏਗਾ climactic ਦਾ synonym find out ਕਰਨਾ ਹੈ ਵੀ ਕਿਆ ਹੋਏਗਾ। ਸਭ ਨੇ answer ਦੇਣਾ ਹੈ ਬਹੁਤ ਜ਼ਲਦੀ ਜ਼ਲਦੀ answer ਦੇਣਾ ਹੈ ਚਲੋ ਵਧੀਆ callow ਜਿਹੜਾ ਹੈ ਨਇਆਂ word ਆ ਗਿਆ ਤਾਂ callow ਹੈ ਕਿਆ ਹੈ ਵੀ ਉਹ immature ਹੈ ਹਮ

Climax ਤੋਂ ਬਣੇਗਾ climactic ਠੀਕ ਹੈ climactic ਕਿਆ ਬਣੇਗਾ climax ਤੋਂ, ਅਗਰ ਯਾਦ ਰੱਖੋ ਇਹ ਲੱਗ ਪਰ ਇਹ ਨਹੀਂ ਹੈ ਕਲਾਈ ਅਹ climate ਤੋਂ ਬਣਿਆ ਹੈ word climactic ਠੀਕ ਹੈ ਇਹ ਬਣਿਆ ਹੈ ਕਲਾਈਮੇ ਤੋਂ ਕਿਹਤੋਂ ਬਣਿਆ ਹੈ ਵੀ climate ਤੋਂ climate ਹੁੰਦਾ ਹੈ ਨਾ ਉੱਥੋਂ ਬਣਿਆ ਇਹ word ਠੀਕ ਹੈ climactic ਦਾ environmental ਵੀ ਨਹੀਂ ਆਏਗਾ। ਇਹ ਤਾਂ ਇਹ ਕਿਆ ਹੋ ਗਿਆ synonym ਹੋ crazy ਵੀ ਨਹੀਂ ਹੈ ਇੱਕਦਮ ਇਹਦਾ ਜੋ ਹੈ right option ਕਿਆ ਹੈ final ਹੋਏਗਾ ਕਿਆ ਹੋਏਗਾ ਬਈ final climax ਹੁੰਦਾ ਹੈ ਨਾ ਬਿਲਕੁਲ ਗੋਰਵ ਬਾਂਸਲ ਸਹੀ ਕਿਆ ਜਿੱਦਾਂ climax ਹੁੰਦਾ ਹੈ ਨਾ ਉਸ ਤਰ੍ਹਾਂ ਹੀ। ਕੋਈ ਗੱਲ ਨੀ ਜਿਸਨੂੰ idea ਨਹੀਂ ਹੈ idea ਇੱਥੇ ਕਿਆ ਆਏਗਾ climactic ਜੋ ਹੈ wrong ਹੋਏਗਾ ਇੱਥੇ climactic word ਹੈ climax ਤੋਂ ਲੈਣਾ ਹੈ climactic ਦਾ ਹੋਏਗਾ final ਜੇ ਕਿਆ ਹੈ ਚਲੋ indigence Next word ਕਿਆ ਹੈ ਬਈ ਉਹ word ਹੈ indigence ਬਿਲਕੁਲ। ਚਲੋ ਵਧੀਆ ਹੈ ਇੱਕ ਵਾਰੀ ਮੈਂ ਜ਼ਰੂਰ repeat ਕਰਾਂਗੀ ਜਿੰਨੇ words ਨੇ ਸਾਰੇ repeat ਕਰਨੇ ਹੈ ਮੈਂ last ਚ ਤੇ don't worry ਕਿਸੇ ਦਾ ਸੁੱਟ ਵੀ ਜਾਏਗਾ ਤੇ ਇੱਕ ਵਾਰੀ repeat ਜ਼ਰੂਰ ਕੀਤਾ ਜਾਏਗਾ indigence word ਹੈ ਕਿਹੜਾ word ਹੈ indigence ਬਿਲਕੁਲ। ਬਹੁਤ ਬਈ ਬਹੁਤ ਬਹੁਤ ਜ਼ਿਆਦਾ ਸਵਾਗਤ ਜਿਹੜੇ ਆ ਗਏ ਹੈ ਬਹੁਤ ਸਹੀ। Indigence word ਹੈ indigence ਦਾ ਕਿਆ ਹੋਏਗਾ synonym lazy, poverty, rich ਜਾਂ indigenous ਕਿਆ ਆਏਗਾ ਬਈ lazy ਆਏਗਾ ਧਿਆਨ ਨਾਲ ਕਰਨਾ ਇੱਕ ਵਾਰੀ students ਧਿਆਨ ਨਾਲ ਕਰਨਾ ਹੈ indigence ਦਾ ਕਿਆ ਮਤਲਬ ਹੋਇਆ, a option ਦੇ ਰਹੇ ਨੇ ਤੋ ਬਹੁਤ ਸਹੀ ਚਰਨਜੀਤ ਬਿਲਕੁਲ welcome ਹੈ ਵੀ ਆ ਗਏ ਹੋ class ਚ ਚਲੋ ਵੀ session ਨੂੰ ਜ਼ਰੂਰ share ਕਰਨਾ ਹੈ ਨਾਲ ਦੀ ਨਾਲ, ਤੇ ਦੇਖੋ ਵੀ ਹਮੇਸ਼ਾ ਯਾਦ ਰੱਖਿਓ ਜਿਹੜਾ indigence people ਹੁੰਦੇ ਨੇ ਉਹ ਕਿਆ ਹੁੰਦੇ ਨੇ, ਉਹ ਹੁੰਦੇ ਨੇ poor ਤਾਂ poverty that would be the right one okay poverty ਹੋਏਗੀ rich ਨਹੀਂ ਹੋਏਗੇ indigenous ਨਹੀਂ ਹੋਏਗਾ ਤੇ ਨਾ ਹੀ lazy ਹੋਏਗਾ ਇਹਦਾ ਇੱਕ ਹੀ ਆਏਗਾ poverty that would be the right one next ਦੇਖੋ ਕਿਆ ਹੈ ਬਈ। ਯਾਦ ਰੱਖਿਓ ਵੀ ਜਿਹੜਾ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੈ ਤਾਂ ਹਮੇਸ਼ਾ ਉਹਦੇ ਵਿੱਚ ਕਿਆ ਆਏਗੀ translation ਆਉਂਦੀ ਹੀ ਆਉਂਦੀ ਹੈ ਚਾਹੇ ਤੁਸੀਂ ਕੋਂਸਟੇਬਲ ਵਾਸਤੇ ਪੇਪਰ fill ਕੀਤਾ ਹੈ ਜਾਂ ਫਿਰ ਜਾਂ ਫਿਰ ਤੁਸੀਂ fill ਕੀਤਾ ਹੈ ਕਿਸ ਚੀਜ਼ ਦੇ ਲਈ ਜਾਂ ਫਿਰ ਤੁਸੀਂ SI ਵਾਲਾ ਜਿਹੜਾ ਅਹ post ਹੈ ਉਹ fill ਕੀਤੀ ਹੈ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਅਹ translation ਦੀ ਜਿਹੜੇ marks ਨੇ ਉਹ ਮੈਂ ਕਹਿ ਸਕਦੀ ਹਾਂ ਚਾਰ ਤੋਂ ਲੈ ਕੇ ਪੰਜ number ਦੇ ਜਿਹੜੇ translation ਹੈ ਉਹ ਆਏਗੀ ਆਏਗੀ ਚਾਰ ਦੀ ਤਾਂ ਨਹੀਂ ਆਏਗੀ but

Next ਕਿਆ ਹੈ ਬਈ ਪਾਪ ਸ਼ਬਦ ਦਾ ਸਹੀ ਅੰਗਰੇਜ਼ੀ ਅਨੁਵਾਦ ਕਿਆ ਹੈ ਪਾਪ ਸਭ ਨੇ answer ਦੇਣਾ ਹੈ ਪਾਪੀ ਬੰਦੇ ਪਾਪੀ ਬੰਦੇ ਹੋਣਗੇ ਉਹਨਾਂ ਨੂੰ ਕਿਆ ਕਵਾਂਗੇ, ਅਗਰ ਪਾਪੀ ਬੰਦੇ ਹੋਣਗੇ ਤਾਂ ਫਿਰ ਕਿਆ ਕਵਾਂਗੇ ਪਾਪ ਹੈ ਤਦ ਕਿਆ ਕਵਾਂਗੇ ਬਿਲਕੁਲ ਧਿਆਨ ਨਾਲ ਹਰ ਇੱਕ word ਦਾ ਆਪਣਾ ਜਿਹੜਾ ਹੈ translate translation ਹੁੰਦੀ ਹੈ।

Evil ਹੋਵੇ but ਪਾਪ ਨਾ ਕਰਨਾ ਹੋਵੇ ਬਿਲਕੁਲ ਬਿਲਕੁਲ sinful ਉਹ ਨਹੀਂ ਹੋਏਗਾ ਕੋਈ act ਹੋਏਗਾ ਉਹਨੂੰ ਕਵਾਂਗੇ sinful but ਜਿਹੜਾ sinner ਹੁੰਦਾ ਹੈ sinner ਹੁੰਦਾ ਹੈ ਉਹ ਹੁੰਦਾ ਹੈ ਪਾਪੀ, ਯਾਦ ਰੱਖਿਓ

ਜਿਹੜੇ ਕਹਿੰਦੇ ਬਹੁਤ ਜ਼ਿਆਦਾ character ਦਾ ਮਾੜਾ ਹੁੰਦਾ ਹੈ ਬੰਦਾ ਕਹਿ ਸਕਦੇ ਹਾਂ ਆਪਾਂ ਹਨਾ ਹਾਂ ਇੱਥੇ ਕਿਆ ਆਏਗਾ sin ਆਏਗਾ ਬਿਲਕੁਲ। sinner ਬਿਲਕੁਲ ਪਾਪੀ ਹੁੰਦਾ ਹੈ ਉਸਨੂੰ ਆਪਾਂ sinner ਕਵਾਂਗੇ sin ਜਿਹਨੂੰ ਕਹਿੰਦੇ ਆਂ ਜਿਹੜਾ ਬੰਦਾ ਪਾਪ ਹੈ ਹਨਾ sin ਦਾ ਦੂਸਰਾ word ਕਿਆ ਹੋ ਗਿਆ ਪਾਪ ਕਰਨਾ ਬਿਲਕੁਲ translation ਇਹਦੀ ਕਿਆ ਹੋ ਗਈ ਪਾਪ ਹੋ ਗਈ ਸਹੀ ਹੈ ਹਮ ਪਾਪ ਕਰਨ ਵਾਲਾ sinner ਹੋਏਗਾ ਹੁਣ clear ਹੋ ਗਿਆ ਇੱਥੇ right option ਕਿਆ ਆਏਗਾ sin ਆਏਗਾ second option that would be the right one next ਦੇਖੋ ਕਿਆ ਹੈ opaque the next word is opaque, opaque ਦਾ ਦੂਸਰਾ word ਕਿਆ ਹੋਏਗਾ? ਸੋ ਨਾਮ ਜਪਣ ਨਾਲ ਬਿਲਕੁਲ ਪਾਪ ਖ਼ਤਮ ਹੋ ਜਾਂਦਾ ਹੈ ਜਿੰਨਾ ਹੋ ਸਕੇ ਕਿਰਤ ਕਰਿਆ ਕਰੋ, ਨਾਮ ਜਪਿਆ ਕਰੋ ਤੇ ਵਧੀਆ ਵਧੀਆ ਕੰਮ ਕਰਿਆ ਕਰੋ, ਤੁਹਾਡੇ ਜਿਹੜੇ ਪਾਪ ਨੇ ਆਪੇ ਹੀ ਖ਼ਤਮ ਹੋ ਜਾਣਗੇ।

ਤੇ next ਕਿਆ ਆਏਗਾ ਬਈ ਹਮ opaque ਮੈਂ ਇੱਥੇ ਕਿਆ ਫ find out ਕਰਨ ਨੂੰ ਕਿਆ ਹੈ synonym find out ਕਰਨ ਨੂੰ ਕਿਹਾ ਹੈ ਯਾਦ ਰੱਖਿਓ synonym ਕਿਹਾ ਹੈ opaque opaque blurred, transparent Unclear ਜਾਂ dirty what would be the right option, opaque opaque ਦਾ ਕਿਆ ਹੋਏਗਾ ਬਈ right option ਕਿਆ ਹੋਏਗਾ? Opaque, transparent, blurred unclear ਜਾਂ dirty what would be the right option here ਤੋ dirty ਕਿਆ ਹੁੰਦਾ ਹੈ dirty ਦਾ ਮਤਲਬ ਕਿਆ ਹੁੰਦਾ ਹੈ ਪੰਜਾਬੀ ਚ ਇਸਨੂੰ ਕਹਿੰਦੇ ਹਨ ਆਪਾਂ ਗੰਦਾ, ਠੀਕ ਹੈ ਕੋਈ ਚੀਜ਼ ਗੰਦਾ ਗੰਦੀ ਹੋਵੇ ਜਾਂ ਹਨਾ full of dirt ਹੈ ਤੋ ਗੰਦਾ ਹੋ ਗਿਆ ਤੇ unclear ਜੋ Clear ਨਾ ਹੋਵੇ ਲੱਭਦਾ ਨਾ ਹੋਵੇ clearly ਤੋ blurred ਕਿਆ ਹੁੰਦਾ ਹੈ ਉਹ ਵੀ ਜੋ ਹੋਏ ਜੋ ਚੀਜ਼ ਹੈ ਸਾਨੂੰ clearly ਲੱਭਦੀ ਨਾ ਹੋਏ ਤੇ ਉਹ blurred ਹੋ ਗਿਆ ਹਾਂਜੀ। Next ਹੈ transparence, transparency ਮਤਲਬ ਬਿਲਕੁਲ ਇੱਕਦਮ clarity ਹੋਣੀ transparency ਕਹਿੰਦੇ ਹਾਂ ਨਾ ਕਿ transparency ਹੋਣੀ ਚਾਹੀਏ ਤੇ ਇੱਕਦਮ clarity ਹੋਣੀ ਚਾਹੀਦੀ ਹੈ ਹਾਂਜੀ। ਤੇ next ਕਿਆ ਹੈ ਬਈ ਦੇਖੋ ਧਿਆਨ ਨਾਲ opaque word ਦਾ ਕਿਆ ਆਏਗਾ ਬਈ synonym ਕਿਆ ਆਏਗਾ ਜ਼ਲਦੀ ਦੇਖਦੇ ਜਾਓ, ਜ਼ਲਦੀ ਨਾਲ answer ਦਓ ਸਾਰੇ ਜਾਣੇ answer ਦਓ opposite transparent ਹੈ okay ਤੇ ਫਿਰ synonym ਕਿਆ ਹੋਏਗਾ ਬਈ। ਬਿਲਕੁਲ ਬਿਲਕੁਲ ਸਹੀ ਹੈ ਸੋਨੂੰ ਨੇ ਕਿਹਾ ਹੈ ਕਿ ਵੀ ਇਹਦਾ ਜਿਹੜਾ opaque ਦਾ ਜਿਹੜਾ transparent ਹੈ ਉਹ ਕਿਆ ਹੋਏਗਾ antonym ਹੋਏਗਾ ਤੇ ਬਿਲਕੁਲ confuse ਨੀ ਹੋਣਾ ਕਦੇ ਵੀ ਆਪਾਂ, ਜੋ antonym ਹੈ ਉਹ ਕਿਆ ਹੋ ਗਿਆ ਇਹਦਾ transparent ਹੋ ਗਿਆ ਤੇ ਇਹ ਤਾਂ answer ਨਹੀਂ ਆਏਗਾ dirty ਗੰਦਾ ਵੀ ਨੀ ਆਏਗਾ unclear ਜੋ ਹੈ ਉਹ suitable ਹੈ unclear ਕਿਆ ਹੈ suitable, blur ਦੇ ਵਿੱਚ ਕਈ ਵਾਰੀ ਕੋਈ ਚੀਜ਼ ਲੱਭ ਜਾਂਦੀ ਹੈ। But unclear ਦੇ ਵਿੱਚ ਕੁਛ ਵੀ clear ਨਹੀਂ ਹੁੰਦੀ ਉਹ ਚੀਜ਼ ਉਹਨੂੰ ਆਏਗਾ unclear, clear ਹੈ ਹੁਣ ਇਹ ਤਾਂ clear ਹੈ ਨਾ opaque ਤਾਂ ਨਹੀਂ ਹੋਏਗਾ ਤੁਹਾਨੂੰ ਸਾਰਿਆਂ ਨੂੰ ਬਿਲਕੁਲ। Blurred ਵੀ ਨਹੀਂ ਆ ਸਕਦਾ blurred ਨਹੀਂ ਆ ਸਕਦਾ suitable ਲਈ ਜਾਨੇ ਆਂ ਹਮੇਸ਼ਾ synonym, antonym ਕਰਦੇ ਹੋਏ ਆਪਾਂ suitable ਦੇਖਦੇ ਹਾਂ, ਯਾਦ ਰੱਖਿਓ ਇਸ ਚੀਜ਼ ਨੂੰ ਕਿ synonym, antonym ਕਰਦੇ ਹੋਏ ਹਮੇਸ਼ਾ ਆਪਾਂ suitable words ਲਈ ਜਾਨੇ ਹਾਂ ਕਿਆ ਆਏਗਾ ਬਈ unclear that would be the right one next ਦੇਖੋ ਵੀ next ਕਿਆ ਹੈ parsimony ਜੋ ਹੈ word ਹੈ ਕਿਆ ਹੈ word parsimony ਤੇ parsimony ਦਾ ਕਿਆ ਆਏਗਾ ਵੀ synonym ਕਿਆ ਆਏਗਾ synonym ਹੀ find out ਕਰਨਾ ਹੈ ਹਾਂਜੀ। ਕਿਆ ਆਏਗਾ parsimony ਦਾ synonym ਕਿਆ ਆਏਗਾ ਵੀ valour, laziness, generosity, poverty, poverty ਕਿਆ ਹੁੰਦੀ ਹੈ ਗ਼ਰੀਬੀ ਹਨਾ generosity ਕਿਆ ਹੁੰਦੀ ਹੈ kindness ਹੋ ਸਕਦਾ ਹੈ laziness ਸਾਨੂੰ ਪਤਾ ਹੈ ਕਿ ਵੀ ਹਨਾ ਸੁਸਤੀ ਤੇ valour ਕਿਆ ਹੁੰਦਾ ਹੈ valour ਦੂਸਰਾ word ਲੈ ਲਓ brave ਲੈ ਲਓ valour ਦਾ ਦੂਸਰਾ word ਕਿਆ ਹੋ ਗਿਆ brave ਹੋ ਗਿਆ ਤਾਂ ਕਿਆ ਆਏਗਾ right option ਜ਼ਲਦੀ ਦੱਸਦੇ ਜਾਓ ਬਿਲਕੁਲ time ਨੀ waste ਕਰਨਾ ਬਈ hello ਹਾਂਜੀ ਕਰਨਦੀਪ ਹ ਬਹੁਤ ਸਹੀ ਸਾਰੇ ਬਈ time ਸਿਰ ਆ ਜਾਂਦੇ ਹੋ ਬਹੁਤ ਵਧੀਆ ਹੈ ਤੇ ਨਾਲ ਦੀ ਨਾਲ ਇੱਕ ਕੰਮ ਹੋਰ ਜ਼ਰੂਰ ਕਰਨਾ ਹੈ ਕਿ session ਨੂੰ ਜਿੰਨਾ ਹੋ ਸਕੇ share ਕਰਿਆ ਕਰਿਓ ਤੇ ਵੀ parsimony ਦਾ ਕਿਆ ਹੋਏਗਾ right option ਇੱਥੇ ਜ਼ਰੂਰ ਦੇਖਣਾ ਹੈ ਇੱਕ ਵਾਰੀ ਹਮ Synonym find out ਕਰਨਾ ਹੈ ਇੰਨੇ words ਤੁਹਾਨੂੰ ਕਿਤੇ ਵੀ ਨਹੀਂ ਦਿਖਦੇ ਬਈ ਇੰਨੇ words ਜਿਹੜੇ ਨੇ ਇੱਕ ਦਿਨ ਚ ਆਪਾਂ ਨਹੀਂ ਸਿੱਖਦੇ। ਕਿਆ ਆਏਗਾ right option parsimony ਦਾ। Yes yes c option ਕਹਿ ਰਹੇ ਹੈ ਤੋ ਹਾਲੇ ਤੱਕ ਨਹੀਂ ਆਇਆ d option okay generosity okay ਅੱਛਾ ਕੱਟ ਦਿੱਤੇ। ਬਿਲਕੁਲ ਬਿਲਕੁਲ ਕਰਨ ਬਹੁਤ ਸਹੀ ਹੈ ਤੇ ਹਾਂਜੀ a option ਕਹਿ ਰਹੇ poverty okay ਧਿਆਨ ਨਾਲ ਕਰਨਾ ਹੈ ਬਿਲਕੁਲ ਧਿਆਨ ਨਾਲ ਕਰਨਾ ਹੈ ਹਮ ਉਹ ਵਾਲੀ example ਦੇ ਦੇਈਏ ਦੇ ਦੇਵਾਂਗੇ। ਬਹੁਤ ਜ਼ਲਦੀ ਸਮਝਾਵਾਂਗੇ don't worry ਤਰੀਕੇ ਨਾਲ ਹੀ ਸਮਝਾਵਾਂਗੇ ਇੱਕ ਵਾਰੀ ਇੱਕ mind ਹੈ ਇੱਕ ਵਾਰੀ answer ਦਿੰਦੇ ਜਾਓ ਵੀ parsimony ਦਾ ਕਿਆ ਹੋਏਗਾ right option poverty ਹੋਏਗਾ ਕਿਆ ਹੋਏਗਾ ਬੇਟਾ ਧਿਆਨ ਨਾਲ ਦੇਖੋ ਤੇ ਆਪਾਂ ਕਿਆ ਕਰਨਾ ਹੈ synonym find out ਕਰਨਾ ਹੈ antonym find out ਨਹੀਂ ਕਰਨਾ। b ma'am b okay b ਹੋਏਗਾ generosity generosity ਕਵਾਂਗੇ ਤੇ ਉਹ ਹੋ ਗਿਆ ਕਿਆ ਹੋ ਗਿਆ ਬਈ ਇੱਥੇ antonym find out ਕਰਨਾ ਹੋ ਗਿਆ ਠੀਕ ਹੈ But ਆਪਾਂ ਕਿਆ ਕਰਨਾ ਸੀ synonym find out ਕਰਨਾ ਤੇ ਇੱਕ ਹੋ ਸਕਦਾ ਕਿ laziness ਹੋਵੇ ਕਿਸ ਚੀਜ਼ ਦੇ ਵਿੱਚ ਹੋਵੇ unwillingness ਹੋਵੇ unwillingness ਹੋਵੇ ਕਿਸ ਚੀਜ਼ ਦੇ ਵਿੱਚ spending money ਠੀਕ ਹੈ ਨਾ unwilling on ਬਿਲਕੁਲ spend ਕਰਨ ਦੇ ਵਿੱਚ ਪੈਸੇ ਖ਼ਰਚ ਕਰਨ ਦੇ ਵਿੱਚ ਆਪਾਂ ਕਿਆ ਹੋਈਏ unwilling ਹੋਈਏ ਦਿਲ ਨਾ ਕਰਦਾ ਹੋਏ ਪੈਸੇ ਖ਼ਰਚ ਕਰਨ ਨੂੰ ਨਾ, ਤੇ ਆਪਾਂ ਕਵਾਂਗੇ laziness but ਅਗਰ ਆਪਾਂ antonym ਦੇਖਾਂਗੇ। Antonym ਇੱਥੇ ਆਏਗੀ parsimony ਦਾ antonym ਆਏਗਾ generosity generosity ਕਿਆ ਹੁੰਦਾ ਹੈ ਜਿਹੜਾ ਆਪਾਂ ਦਿਆਲੂਤਾ ਦਿਖਾਈਏ ਆਪਣੀ willingly ਆਪਾਂ ਪੈਸੇ ਖ਼ਰਚ ਕਰਨ ਦੇ ਕਿਆ ਹੋਈਏ ਵੀ ਹਾਂ ਇੱਕਦਮ ਇੱਛਾ ਅਨੁਸਾਰ ਆਪਾਂ ਪੈਸੇ ਖ਼ਰਚ ਕਰਨੇ ਹੋਣ। ਸੋ ਕਿਆ ਹੋਏਗਾ ਅਗਰ ਆਪਾਂ ਇੱਥੇ antonym find out ਕਰਨਾ ਹੈ ਫਿਰ generosity ਆ ਸਕਦਾ ਹੈ laziness ਆਲਸੀ ਆ ਸਕਦਾ ਹੈ but ਇੱਥੇ poverty ਵੀ ਕਹਿੰਦੇ ਜਿਹੜਾ word ਹੈ ਉਹ ਕਿਤੇ ਨਾ ਕਿਤੇ suitable ਹੈ, Good way ਹੈ ਕਿ ਆਪਾਂ ਇੱਥੇ antonym ਆਏਗਾ ਪੇਪਰ ਦੇ ਵਿੱਚ ਕ ਕਿਹੋ ਜਿਹਾ word ਆਏਗਾ ਤੁਹਾਨੂੰ find out ਕਰਨ ਵਾਸਤੇ antonym ਜੋ ਹੈ ਉਹ ਆ ਸਕਦਾ ਹੈ, ਇਹਦੇ ਵਿੱਚ synonym ਨਹੀਂ ਆਏਗਾ, ਅਗਰ synonym ਕਿਹਾ ਸੀ ਤੇ ਜਿਹੜੇ option ਸੀ ਉਹ ਜ਼ਿਆਦਾ ਹੀ ਕਿਆ ਕੀਤੇ ਹੋਏ ਸੀ ਇਹਦੇ ਵਿੱਚ mix ਕਰ ਦਿੱਤੇ ਸੀ ਬਿਲਕੁਲ। ਤੋ ਯਾਦ ਰੱਖੋ parsimony ਦਾ antonym ਹੋਏਗਾ generosity ਕੁਛ ਹੋਰ ਹੋ ਸਕਦਾ ਇਹਦਾ next ਦੇਖੋ ਬਈ।

kindness ਹੁੰਦਾ ਹੈ generosity ਤੋਂ kind ਹੋਵਾਂਂ ਹੋਵਾਂਗੇ ਤੇ ਆਪਾਂ willing ਹੁੰਦੇ ਹਾਂ ਪੈਸੇ ਖ਼ਰਚ ਕਰਨ ਦੇ ਠੀਕ ਹੈ, ਅਗਰ kind ਆ ਤਾਂ willing ਆ ਪੈਸਾ ਖ਼ਰਚ ਕਰਨ ਦੇ ਇੱਕ ਕੰਮ ਜ਼ਰੂਰ ਕਰਨਾ ਹੈ ਵੀ session ਨੂੰ ਜਿੰਨਾ ਹੋ ਸਕੇ share ਕਰਿਆ ਕਰੋ ਇਹਦੇ ਵਿੱਚ ਕੰਜ਼ੁਸੀ ਨਾ ਕਰਿਆ ਕਰੋ ਤੇ next ਕਿਆ ਹੈ ਬਈ next ਕਿਆ ਹੈ idiom ਆ ਕਿਆ ਹੈ ਬਈ to die in harness ਕਿਆ word ਆ ਗਿਆ to die in harness word ਨਹੀਂ ਹੈ idiom ਹੈ to die in harness, what would be the right option here To die in harness ਆਹ die in the battlefield, to die while engaged in prayer ਜਾਂ ਫਿਰ to continue to the last in ones business or profession to work very hard ਕਿਆ ਆਏਗਾ to die in harness ਤੁਸੀਂ ਸਾਰੇ d ਕਹਿ ਰਹੇ to work very hard ਮਤਲਬ harness ਆ ਗਿਆ ਤਾਂ work very hard ਆ ਗਿਆ ਇਹ ਕਿਸ ਤਰ੍ਹਾਂ ਦਾ ਬਈ ਅਹ option ਹੋਇਆ to ਵ ਨਹੀਂ ਗ਼ਲਤ ਹੈ ਗ਼ਲਤ ਹੈ student ਗ਼ਲਤ answer ਦੇ ਰਹੇ ਹੋ। ਜ਼ਲਦੀ ਤੋਂ ਜ਼ਲਦੀ ਵੀ ਇੱਕ ਕੰਮ ਜ਼ਰੂਰ ਕਰਨਾ ਹੈ session ਨੂੰ share ਕਰਨਾ ਹੈ ਤੇ ਨਾਲ ਦੀ ਨਾਲ right option ਜਿਹੜਾ ਹੈ ਉਹ select ਕਰਨਾ ਹੈ what would be the right option ਕਿਆ ਆਏਗਾ right option ਧਿਆਨ ਨਾਲ to die in harness ਨਹੀਂ work hard ਨਹੀਂ ਹੈ। ਬਈ work hard ਨਹੀਂ ਹੈ ਇੱਥੇ ਗੱਲ ਹੋ ਰਹੀ ਹੈ ਮਰਨ ਦੀ ਗੱਲ ਹੋ ਰਹੀ ਹੈ death ਦੀ ਗੱਲ ਹੋ ਰਹੀ ਹੈ die ਦੀ ਗੱਲ ਹੋ ਰਹੀ ਹੈ die ਹੈ word ਬਿਲਕੁਲ ਤਾਂ ਕਿਆ ਆਏਗਾ ਵੀ right option ਕਿਆ ਆਏਗਾ a option to die in the battlefield ਬੈਟਲਫੀ battlefield ਹਾਂ